ਇਹ ਜਿਹੜੀ ਪਿੱਚਰ ਦਾ ਵਿਊ ਵੇਖਦੇ ਪਏ ਔ ਬਹੁਤ ਵਧੀਆ ਐ ਇੱਥੇ ਦਾ ਵਾਤਾਵਰਨ ਬਹੁਤ ਵਧੀਆ ਐ ਇੱਕ--

ਇਹ ਮਿਸਤਰੀ ਲੱਗੇ ਹੋਏ ਆ ਮਜ਼ਦੂਰ ਲੱਗੇ ਹੋਏ ਆ ਠੇਕੇਦਾਰ ਲੱਗੇ ਹੋਏ ਆ ਆਹ ਦੇਖੋ ਮਜ਼ਦੂਰ--

ਬਾਗਾਂ ਵਿੱਚ ਪਹਿਲਾਂ ਪਾ ਰਿਹਾ ਹੈ ਓਏ ਹੋਏ ਮੋਰ ਸੁੰਦਰ ਹੈ ਇਹ ਦੇਖੋ ਪੰਖ ਕਿੰਨੇ ਖਿਲੇਰੇ ਹੋਏ ਉਹਨੇ।

ਏ ਮਝ ਦੁੱਧ ਵਧੀਆ ਦਿੰਦੀ ਹੈ ਦੁੱਧ ਬਹੁਤ ਪੀਣ ਚ ਸਵਾਦ ਏ ਦੁੱਧ ਦਾ ਮੱਖਣ ਬੰਦਾ ਘਿਓ ਬੰਦਾ ਪਨੀਰ ਬੰਦਾ ਹੋਰ ਵੀ ਦਹੀਂ ਵੀ--

ਐ ਲੇਡੀਜ ਵੀ ਖੜੀ ਹੱਥ ਜੋੜ ਕੇ ਇਹ ਜਿਹੜੀ ਆਰਤੀ ਹੋ ਰਹੀ ਐ ਗੇਟ ਗੁਟ ਬਣਿਆ ਹੋਇਆ ਐ।

ਆਹ ਜੇਹੜੀ ਪਿਕਚਰ ਦਾ ਵਿਊ ਵੇਖਦੇ ਪਏ ਹੋ ਬੋਹੁਤ ਵਧੀਆ ਹੈ ਏੱਥੇ ਦਾ ਵਾਤਾਵਰਣ ਬੋਹੁਤ ਵਧੀਆ ਹੈ ਹਰਿਆਲੀ ਮੌਸਮ ਹੈ।

ਯਿਹ ਚਿੱਟੀ ਹ ਇਥੇ ਆਸੇ ਪਾਸੇ ਹਰਿਆਲੀ ਹ ਆਹ ਸ਼ਟਰ ਲੱਗਾ ਹੋਇਆ ਸਾਹਮਣੇ ਆ ਖੰਭਾ ਵੀ ਲੱਗਾ ਹੋਇਆ ਹਵਾ ਭਰ ਰਿਹਾ ਟਾਇਰ ਦੇ ਵਿੱਚ।

ਔਰ ਵੀ ਪਤਾ ਨੀ ਕੱਪੜੇ ਪਏਆ ਕੇ ਬੈਨਰ ਪਿਆ ਇਹ ਜਿਹੜਾ ਲੈਂਟਰ ਪਏ ਰਿਹਾ ਹੈ ਮੌਲ ਦਾ ਪਏ ਰਿਹਾ ਹੈ ਪਤਾ ਨੀ ਪੁੱਲ ਦਾ ਪਏ ਰਿਹਾ ਹੈ।

ਪੇੜ ਪੋਤੇ ਲੱਗੇ ਹੋਏ ਆ ਹੋਰ ਅੰਬ ਕੇਲਿਆਂ ਦੇ ਵੀ ਦਰਖਤ ਲੱਗੇ ਹੋਏ ਆ ਹੋਰ ਖਜੂਰਾਂ ਦੇ ਵੀ ਲੱਗੇ ਹੋਏ ਆ ਇਧਰ ਵੀ--

ਹੈਲੀ ਪਿਕਚਰ ਦਾ ਵਿਊ ਵੇਖਦੇ ਪਏ ਹੋ ਬਹੁਤ ਵਧੀਆ ਇੱਥੇ ਵਾਤਾਵਰਣ ਬਹੁਤ ਵਧੀਆ ਇਹ ਜਿਹੜੀ ਖੇਤਾਂ ਦੇ ਵਿੱਚ ਕੋਠੀ ਬਣੀ ਹੋਈ ਹੈ ਮੋਟਰਸਾਈਕਲ ਖੜਾ ਵਾ।

ਇਥੇ ਗੱਡੀਆਂ ਵੀ ਤੇਲ ਪਵਾਉਂਦੀਆਂ ਗੱਡੀਆਂ ਗੁੱਡੀਆਂ ਖੜੀਆਂ ਮੋਟਰਸਾਈਕਲਾਂ ਚ ਵੀ ਤੇਲ ਪਾਇਆ ਜਾਂਦਾ ਵਧੀਆ ਤੇਲ ਪਾਇਆ--

ਪਿਚਰ ਦਾ ਵਿਊ ਵੇਖਦੇ ਪਏ ਹੋ ਬਹੁਤ ਵਧੀਆ ਵਾਤਾਵਰਨ ਆ ਦੇਖੋ ਬੋਰਡ ਲੱਗਾ ਹੋਇਆ ਖੰਬੇ ਲੱਗੇ ਹੋਏ ਐ।